ਕੁਛ ਲੋਕ ਦਿਖਾਏ ਦੇ ਰਹੇ ਹਨ ਲੜੀਆਂ ਲੱਗੀਆਂ ਹੋਈਆਂ ਹਨ ਇਕ ਪੇੜ ਦਿਖਾਈ ਦੇ ਰਿਹਾ ਹੈ।

ਕੁਝ ਕਮਲੇ ਦਿਖਾਈ ਦੇ ਰਹੇ ਹਨ ਕੁਝ ਕੰਮ ਨੇ ਸਾਡੇ ਕੋਲ ਟੰਗੇ ਹੋਏ ਹਨ।

ਇਸ ਵਿਚ ਸਾਨੂੰ ਇੱਕ ਸਟੇਜ ਦੀ ਗੱਲ ਦਿਖਾਈ ਦੇ ਰਿਹਾ ਹੈ ਉੱਪਰ ਟੈਂਟ ਤੇ ਪਰਦੇ ਦਿਖਾਏ ਗਏ ਹਨ।

ਇਕ ਸਾਮਣੇ ਕੰਧ ਉਪਰ ਕੁਝ ਲੱਗਿਆ ਦਿਖਾਈ ਦੇ ਰਿਹਾ ਹੈ ਜ ਟੇਬਲ ਉਪਰ ਜੱਗ ਤੇ ਗਲਾਸਿਸ ਪਏ ਹੋਏ ਨੇ ਖਿੜਕੀ ਦਿਖਾਈ ਦੇ ਰਹੀ ਹੈ।

ਇੱਕ ਪਾਣੀ ਵਾਲੀ ਵਾਈਟ ਕਲਰ ਕੀ ਟੰਕੀ ਦਿਖਾਈ ਦੇ ਰਹੀ ਹੈ ਫੁਲ ਬੂਟੇ ਦਿਖਾਈ ਦੇ ਰਹੇ ਹਨ ਦਿਖਾਈ ਦੇ ਰਹੀ ਹੈ।

ਕੁਛ ਲੇਡੀਜ ਦਿਖਾਈ ਦੇ ਰਹੀਆਂ ਹਨ ਕੁਛ ਯੋਗਾ ਕਰ ਰਹੀਆਂ ਹਨ।

ਇਕ ਸਾਈਡ ਤੇ ਆਪਣੀ ਕੋਲ ਥੋੜਾ ਜਿਹਾ ਪੇਡ ਦੀ ਲੁੱਕੜ ਦਿਖਾਏ ਦੇ ਰਹੀ ਹੈ ਇਕ ਲਾਇਟ ਦਿਖਾਈ ਦੇ ਰਹੀ ਹੈ।

ਨੀਚੇ ਹਨ ਮੈਟ ਟ ਵਿਛੇ ਹੋਏ ਦਿਖਾਈ ਦੇ ਰਹੇ ਹਨ।

ਖੇਤ ਵਿਚ ਉਗਯਾ ਹੋਇਆ ਸਾਰੇ ਪਾਸੇ ਖਾ ਨਜ਼ਰ ਆ ਰਿਹਾ ਹੈ ਦੂਰ ਪੇੜ ਵੀ ਦਿਖਾਈ ਦੇ ਰਹੇ ਹਨ।

ਇੱਕ ਖੰਭਾ ਦਿਖਾਈ ਦੇ ਰਿਹਾ ਹੈ ਇੱਕ ਲਾਈਟ ਦਿਖਾਈ ਦੇ ਰਹੀ ਹੈ ਕੁਛ ਲੋਗ ਦਿਖਾਈ ਦੇ ਰਹੇ ਹਨ।